ਨਿਕੇ ਨਿਕੇ ਪਿੰਜਰਾ ਦਾ ਠਬਾ ਮੋਢੇ ਸੁਤੀ ਇਕ ਭਾਈ ਹੂਕਾਂ ਦੇ ਰਿਹਾ ਸੀ ਹੁਣ ਤੁਸੀਂ ਦੇਖੋ ਜੇੜਾ ਰਬ ਓ ਭੀ ਚਿੜੀ ਦੇ ਰੂਪ ਵਿਚ ਹੀ ਆਯਾ ਹੋਯਾ ਧਰਤੀ ਦੇ ਉਪਰ ਤੇ ਹੁਣ ਦੂਜੇ ਪਾਸੇ ਜੇੜਾ ਇਕ ਵਕਤੀ ਆ ਉਹ ਪਿੰਜਰੇ ਦੇ ਵਿਚ ਕੀਨੀਆ ਹੀ ਚੜਿਆ ਨੂੰ ਬੰਦ ਕਰਕੇ ਹੂਕਾਂ ਦੇ ਰਿਹਾ ਸੀ ਚਿੜੀ ਬਣੇ ਰਬ ਨੇ ਦੇਖਾ ਤੇ ਓ ਗ਼ਬਰਾਹ ਗਯਾ

ਮੰਦਿਰ ਦੇ ਬਹਾਰ ਨੰਗੇ ਪੈਰੀ ਪਾਟੇ ਹੋਏ ਜਗੇ ਵਾਲਾ ਇਕ ਮੁੰਡਾ ਹਾਰ ਵੇਚ ਰਿਹਾ ਸੀ ਜਗਾ ਹੁੰਦਾ ਕਮੀਜ਼ ਪਟਾ ਹੋਯਾ ਫ਼ਤਯਾ ਹੋਯਾ ਮਤਲਬ ਇਕ ਜੇੜਾ ਗਰੀਬ ਜੇਹਾ ਬੱਚਾ ਉਹ ਮੰਦਿਰ ਦੇ ਬਹਾਰ ਬੈਠਾ ਹੋਯਾ ਹਾਰ ਵੇਚ ਰਿਹਾ ਸੀ ਉਸਦੀ ਦੀ ਕੀਮਤ ਸੀ ਦੋ ਆਨੇ ਲੈ ਫੜ ਦੋ ਆਨਾ ਦੇ ਹਾਰ ਆਪਣਾ ਟਿਡ ਮਸਾਂ ਸਭਾਂਲੀ ਆ ਰਹੀ ਇਕ ਤਿਲਕ ਥਾਰੀ ਲਾਲੇ ਨੇ ਪੈਸੇ ਮੁੰਡੇ ਦੇ ਹੱਥ ਵਿਚ ਦੇਂਦਿਆਂ ਕੇਹਾ ਮੁੰਡਾ ਜੂਕੁ ਤੁਕੁ ਵਿਚ ਪੈ ਗਯਾ ਮਤਲਬ ਉਹ ਏਨੇ ਦਾ ਹਾਰ ਦੇਵੇ ਭੀ ਜਾ

ਲਾਲਾ ਜੀ ਨੇ ਸਿਆਣੀ ਦਲੀਲ ਦਿਤੀ ਮੁੰਡੇ ਨੂੰ ਗੱਲ ਸਮਜ ਆਗੀ ਉਸਨੇ ਭੀ ਬੇਬਸ ਜਾ ਹੋਕੇ ਦੇ ਡੇਡ ਆਨੇ ਨੂੰ ਹੀ ਹਾਰ ਦੇ ਦਿਤਾ ਲਾਲਾ ਜੀ ਮੰਦਿਰ ਵਿਚ ਪੌਂਚੇ ਦੇਵੀ ਦੀ ਪੱਥਰ ਦੀ ਮੂਰਤੀ ਦੇ ਸਾਮਨੇ ਕੜੋ ਕੇ ਅੰਖਾਂ ਮੀਚ ਕੇ ਅੰਤਰਧਯਾਨ ਹੋਕੇ ਉੱਸ ਨਾਲ ਲੈਣ ਦੇਣ ਦੀ ਗੱਲ ਕੀਤੀ ਤੇ ਫੇਰ ਨਮਸ੍ਕਾਰ ਕਰਕੇ ਜੋਂਦੇ ਫੁਲਯਾ ਦਾ ਹਾਰ ਉਸਦੇ ਚਰਨਾਂ ਵਿਚ ਬਗਾ ਮਾਰਿਆ ਆਪਾ ਵੀ ਦੇਵੀਆਂ ਜਦੋ ਮੰਦਿਰਾਂ ਵਿਚ ਆਪਾ ਵੀ ਜਾਂਦੇ ਆ ਇਸੀ ਤਰ੍ਹਾਂ ਹੀ ਕਰਦੇ ਆ ਕਿਉਕਿ ਜੇੜੀ ਮੂਰਤੀ ਆ ਉਹ ਤਾ ਥੋੜੀ ਦੂਰੀ ਤੇ ਹੁੰਦੀ ਹੈ ਫੁੱਲ ਭੀ ਅਸੀਂ ਦੂਰੋਂ ਹੀ ਸੂਟ ਦੇ ਆ ਠੀਕ ਹੈ ਸੋ ਰਬ ਵੀ ਜੇੜਾ ਏਹ ਸਾਰਾ ਕੂਚ ਦੇਖ ਰਿਹਾ ਹੁੰਦਾ ਹੈ ਸੋ ਰਬ ਮੰਦਿਰ ਵਿਚ ਬਹਾਰ ਆਗਯਾ ਇਕ ਔਰਤ ਅਪਣੇ ਬਾਲਾਂ ਵਿਚ ਬਹੋਤ ਫੁਲ ਲਾਈ ਜਾ ਰਹੀ ਸੀ ਓਹੁ ਔਰਤ ਆਪ ਭੀ ਸਹੋਣੀ ਸੀ ਰਬ ਦੀਆ ਅੰਖਾਂ ਵਿਚ ਚਮਕ ਆਗਯੀ ਹੁਣ ਚਿੜੀ ਦੇ ਰੂਪ ਵਿਚ ਸੀ ਰਬ ਸਾਰੀ ਕਿਉਕਿ ਕੁਦਰਤ ਦਾ ਭੀ ਓ ਉਸ ਸਾਰੀ ਚੰਗੀ ਲਗੀ ਸੋ ਉਸਨੂੰ ਉਸਨੇ ਜਦੋ ਦੇਖਯਾ ਤੋਂ ਓ ਔਰਤ ਉਸਨੂੰ ਵੀ ਸਹੋਣੀ ਲਗੀ ਉਸਦੀ ਦੀ ਅੰਖਆ ਵਿਚ ਚਮਕ ਆਗਯੀ ਸਿਰ ਠ੍ਕ ਲੈ ਸਾਊ ਜਮਾਨਾ ਬੜਾ ਮਾੜਾ ਹੈ ਉਸ ਔਰਤ ਨੂੰ ਮਗਰ ਆ ਰਹੀ ਇਕ ਬੁਢੀ ਜੋ ਸ਼ਇਦ ਉਸ ਔਰਤ ਦੀ ਸੱਸ ਸੀ ਨੇ ਕੇਹਾ ਆਗਿਆਕਾਰ ਧੀਆਂ ਨੂੰ ਠ੍ਕ ਲੇਯਾ ਉਸ ਨੇ ਆਪਣੇ ਬਾਲਾ ਦੇ ਵਿਚ ਫੁੱਲ ਲਾਯਾ ਹੋਇਆ ਸੀ ਹੁਣ ਫੁੱਲ ਜੇੜਾ ਜੁੜੇ ਦੇ ਵਿਚ ਲਗ ਕੇ ਅਪਣੇ ਆਪ ਨੂੰ ਬੜੀ ਮਤਲਬ ਮਾਨ ਵਾਲਾ ਮਹਸੋਸ਼ ਕਰ ਰਿਹਾ ਹੋਏਗਾ ਪਰ ਓਹਦੀ ਸੱਸ ਉਸਨੇ ਕਿ ਕੇਹਾ ਕਿ ਅਪਣਾ ਜੇੜਾ ਸਿਰ ਹੈ ਓਹੁ ਠ੍ਕ ਲੈ ਹੁਣ ਜੇੜਾ ਓ ਫੁੱਲ ਹੈ ਉਦਾ ਤਾ ਫੇਰ ਹੁਣ ਸਾਹ ਘੁਟਯਾ ਹੀ ਜਾਣਾ ਸੀ ਗਾ

ਆਵਾ ਜਾਇ ਔਰ ਤੇਜ ਹੋਗਈ ਕਿਉਕਿ ਮੀਹ ਨੂੰ ਦੇਖ ਕੇ ਜੇਡੇ ਲੋਕ ਨੇ ਉਹ ਤੇਜੀ ਤੇਜੀ ਤੁਰਨੇ ਸ਼ੁਰੂ ਹੋਗਏ ਬਰਸਾਤੀਆਂ ਛੱਤਰੀਆਂ ਚਮਕਣ ਲੱਗਯਾ ਬਰਸਾਤੀਆਂ ਬਰਸਾਤੀ ਕਿ ਹੁੰਦੀ ਹੈ

ਕਿ ਉਸਨੂੰ ਕਰੰਟ ਦਾ ਜਟਕਾ ਲਗਯਾ ਕਿ ਪਲ ਦੀ ਪਲ ਉਸਦੀ ਸੁਤ ਜਿਹੀ ਘੁੰਮ ਹੋਗਈ ਰੱਬ ਨੂੰ ਭੀ ਦੇਖੋ ਕਰੰਟ ਲੱਗਯਾ ਕੱਚੀ ਜਿਹੀ ਹਾਸੀ ਹੱਸ ਕੇ ਉਹ ਇਕ ਘਰ ਦੀ ਚਤ ਉਥੇ ਬੈਠ ਗਯਾ ਉਸਨੂੰ ਫਿਕਰ ਹੋ ਰਿਹਾ ਸੀ ਕਿ ਸ਼ਹਿਰ ਵਿਚ ਕਿਧਰੇ ਦਰਖ਼ਤ ਹੀ ਨਹੀਂ ਪੰਛੀ ਕਿੱਥੇ ਰਹਿੰਦੇ ਹੋਣ ਗੇ ਆਲ੍ਹਣੇ ਕਿੱਥੇ ਪੌਂਦੇ ਹੋਣ ਗੇ ਰਾਤ ਨੂੰ ਕਿੱਥੇ ਸੋਂਦੇ ਹੋਣ ਗੇ ਮਾਲ ਲੋ ਏਹ ਤਾ ਰੱਬ ਭੀ ਸੋਚ ਰਿਹਾ ਨਾ ਸੋ ਪ੍ਰਮਨੁਕ ਨੇ ਤਾ ਕਦੇ ਏਹ ਗੱਲ ਸੋਚੀ ਹੀ ਨਹੀਂ ਕਿਉਕਿ ਓ ਤਾ ਕੁਦਰਤ ਦੇ ਉਲਟ ਦਿਸ਼ਾ ਵਲ ਹੋਯਾ ਹੋਯਾ ਉਸਨੂੰ ਏਹ ਕਿਸੇ ਨੇ ਨਹੀਂ ਸੀ ਦਸਿਆ ਕੇ ਇਸ ਸ਼ਹਿਰ ਵਿੱਚ ਪੰਛੀ ਹਨ ਹੀ ਨਹੀਂ ਵੀ ਜਦ ਦਰਖ਼ਤ ਹੀ ਨੀ

ਸੁਚ ਵੀ ਨੀ ਬਨਯਾ ਰਬ ਹਰਾਨ ਹੋਕੇ ਦੇਖ ਰਿਹਾ ਸੀ ਨਾ ਕਿਸੇ ਨੇ ਕਨੀਆਂ ਦੀ ਛੇੜਕਾਣੀ ਮਹਸੋਸ਼ ਕੀਤੀ ਸੀ ਨਾ ਕਿਸੇ ਦੀ ਅਣਖਾਂ ਵਿਚ ਬਦਲਨ ਦੇ ਪਰਚਾਵੇ ਨਚੇ

ਨਿਕੇ ਨਿਕੇ ਪੰਚੀ ਫੂਲਾ ਦੇ ਪਤਯਾ ਦੇ ਪੀਪੀਏ ਦੇ ਗੀਤ ਹਵਾ ਦੀਆ ਕਨੀਆਂ ਦੇ ਨਾਲ ਬਣ ਬਣ ਅਪਣੇ ਮਿੱਤਰ ਪਯਾਰੇ ਵਲ ਭੇਜ ਰਹੇ ਸਨ ਮਤਲਬ ਸਾਰਾ ਜੇੜਾ ਵਾਤਾਵਰਣ ਬੜਾ ਹੀ ਸੰਗੀਤੱਕ ਜੇਹਾ ਵੀ ਸੀ ਏਹ ਧਰਤੀ ਤਾ ਬੜੀ ਸਹੋਣੀ ਥਾਂ ਹੈ ਰਬ ਨੇ ਬੇਹਾਰੋ ਆਖਿਆ ਏਨੇ ਨੂੰ ਇਕ ਸ਼ਹਿਰ ਆਗਯਾ ਬੜੀ ਭੀੜ ਸੀ ਬੜਾ ਰੋਲ ਸੀ ਹਰ ਕੋਈ ਜਿਵੇ ਗਵਾਚਯਾ ਹੋਯਾ ਸੀ ਸਾਰੇ ਲੋਕ ਹੀ ਜਿਵੇ ਅਸਮਾਨ ਤੋਂ ਡਿਗੇ ਹੋਣ ਮਤਲਬ ਸ਼ਹਿਰਯਾ ਦੀ ਹਾਲਤ ਦਸੀ ਹੈ ਵੀ ਸਹਿਰਯਾ ਦਾ ਵਾਤਾਵਰਣ

ਕਹਿੰਦਾ ਸਾਰੇ ਲੋਕ ਕਿਵੇਂ ਸੀ ਜਿਵੇ ਅਸਮਾਨ ਤੋਂ ਡਿਗੇ ਹੋਣ ਕਿਸੇ ਦਾ ਕੋਈ ਕੁਛ ਲਗਦਾ ਨਹੀਂ ਸੀ ਕਿਸੇ ਦਾ ਕੋਈ ਜਾਣੂ ਨਹੀਂ ਸੀ ਏਥੋਂ ਤਕ ਤੇ ਕਿਸੇ ਦਾ ਕੋਈ ਪ੍ਰਤੀਤ ਨਹੀਂ ਸੀ ਕੋਈ ਸ਼ਯਾਦ ਬੇਪਰਵਾਹੀ ਨਾਲ ਚੈਨ ਲਈ ਮੈਂ ਉਸ ਕੰਮ ਦੀ ਸਲਾਹ ਬਦਲ ਦਿੱਤੀ। ਕਿਉਂ? ਕੌਣ ਮੁਫ਼ਤ ਦੀ ਵਿਪਤਾ ਗੱਲ ਪਾ ਲਏ। ਨਾਲੇ ਸ਼ਕੁੰਤਲਾ ਵਰਗੀ ਨੇਕ, ਸਾਫ਼ ਦਿਲ ਜਨਾਨੀ ਉੱਤੇ ਸੌਂਕਣ ਲਿਆ ਬਿਠਾਣੀ, ਨਿਹਾਇਤ ਬੁਰੀ ਗੱਲ ਇਕਬਾਲ ਸਿੰਘ ਓਹਦੇ ਮੋਢੇ ਤੇ ਇੱਕ ਜ਼ੋਰ ਦਾ ਥੱਪੜ ਮਾਰ ਕੇ ਬੋਲਿਆ ਹੈ, ਵਾਹ ਮੇਰੇ ਯਾਰ ਤੂੰ ਵੀ ਬਾਰ੍ਹਾਂ ਵਰੇ ਦਿੱਲੀ ਰਹਿ ਕੇ ਭੱਠ ਹੀ ਝੋਂਕਦਾ ਰਿਹੈ। ਔਲਾਦ ਵਾਸਤੇ ਲੋਕੀ ਕੀ ਨਹੀਂ ਕਰਦੇ। ਮੈਂ ਤੈਨੂੰ ਐਸੇ ਆਦਮੀ ਦੱਸ ਸਕਦਾ ਵਾ ਜਿਨ੍ਹਾਂ ਨੇ ਚਾਰ ਚਾਰ ਵਿਆਹ ਕਰਾਏ ਹੋਏ ਨੇ। ਤੂੰ ਕੋਈ, ਦੋਹਾਂ ਨੂੰ ਇਕੱਠਿਆਂ ਰੱਖਣੇ? ਬੜੀ ਗੱਲ ਹੋਈ ਤਾਂ ਦੋਹਾਂ ਲਈ ਵੱਖੋ ਵੱਖ ਮਕਾਨਾਂ ਦਾ ਬੰਦੋਬਸਤ ਕਰ ਲਈਂ। ਅਜੇ ਇਹੋ ਗੱਲਾਂ ਹੋ ਰਹੀਆਂ ਸੀ ਕਿ ਇਕਬਾਲ ਸਿੰਘ ਦਾ ਨੌਕਰ ਮੁੰਡੇ ਨੂੰ ਕੁੱਛੜ ਚੁੱਕੀ ਅੰਦਰ ਆਇਆ ਹੈ। ਮੁੰਡਾ ਡੇਢ੍ਹ ਕੁ ਵਰੇ ਦਾ ਸੀ, ਉਹਦੇ ਸਾਫ ਸੁਥਰੇ ਕੱਪੜੇ ਤੇ ਗੁੜਗੁਡਲਾ ਜਿਹਾ ਮੂੰਹ ਵੇਖ ਕੇ ਫਿਰ ਜਤਿੰਦਰ ਸਿੰਘ ਦੇ ਦਿਲ ਵਿੱਚ ਬੁੱਝੀ ਅੱਗ ਬੱਲ ਉੱਠੀ। ਓਹਨੇ ਨੌਕਰ ਦੇ ਹੱਥੋਂ ਮੁੰਡੇ ਨੂੰ ਲੈ ਲਿਆ ਤੇ ਓਹਦੇ ਹੱਥਾਂ ਨੂੰ ਉੰਗਲ ਨਾਲ ਛੇੜਕੇ ਉਹਨੂੰ ਹਸਾਉਣ ਲੱਗਾ। ਮੁੰਡੇ ਦਾ ਹਾਸਾ ਤੇ ਤੋਤਲੀਆਂ ਗੱਲਾਂ ਸੁਣ ਸੁਣ ਕੇ ਉਹਨੂੰ ਕੋਈ ਅਨੋਖਾ ਸੁਆਦ ਆ ਰਿਹਾ ਸੀ। ਇੰਨੇ ਨੂੰ ਮੁੰਡਾ ਰੋਣ ਲੱਗਾ ਤੇ ਇਕਬਾਲ ਸਿੰਘ ਦੇ ਕਹਿਣ ਤੇ ਨੌਕਰ ਓਹਨੂੰ ਬਾਹਰ ਲੈ ਗਿਆ। ਗੱਲ ਛੇੜਦਿਆਂ ਇਕਬਾਲ ਸਿੰਘ ਨੇ ਫਿਰ ਕਿਹਾ, ਹਾਂ ਸੱਚ, ਮੈਂ ਕੀ ਗੱਲ ਕਰ ਰਿਹਾ ਸੀ। ਸੋਚ ਆਹੋ ਵਿਆਹ ਦੀ ਗੱਲ, ਨਹੀਂ ਮੇਰੇ ਯਾਰ, ਓਂ ਜਦ ਕੰਮ ਹੁੰਦਾ ਏ ਤਾਂ ਤੂੰ ਇਹ ਗ਼ਲਤੀ ਨਾ ਕਰ। ਔਲਾਦ ਤੋਂ ਬਿਨਾਂ ਗ੍ਰਿਹਸਤ ਤਾਂ ਸੱਚਮੁੱਚ ਮੇਰਾ ਖਿਆਲ ਹੈ ਇਸ ਕੰਮ ਚ ਦੇਰ ਨਹੀਂ ਕਰਨੀ ਚਾਹੀਦੀ ਤੇ ਨਾਲੇ ਕੁੜੀ ਵੀ ਜਵਾਨ ਹੈ। ਇਹ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਜਾਇਦਾਦ ਮਕਾਨ ਦੀ ਕਿਹੜੀ ਗੱਲ ਹੈ, ਉੰਜ ਵੀ ਤਾਂ ਇਹ ਸਭ ਕੁੱਝ ਔਲਾਦ ਦਾ ਹੀ ਹੁੰਦਾ ਹੈ। ਰਜਿੱਸਟਰੀ ਕਰਾਉਣ ਚ ਸਾਡਾ ਹਰਜ਼ ਕੀ ਹੈ। ਮੈਂ ਤੈਨੂੰ ਐਸੀ ਸਫ਼ਾਈ ਨਾਲ ਇਹ ਸਬ ਕੁੱਝ ਕਰ ਦਿਆਂਗਾ, ਕਿ ਕਿਸੇ ਨੂੰ ਕੰਨੋ - ਕੰਨ ਖ਼ਬਰ ਨਹੀਂ ਹੋਏਗੀ, ਯਾਰ ਤੂੰ ਸ਼ੁੱਕਰ ਨਹੀਂ ਕਰਦਾ ਜੋ ਐਸੀ ਵਹੁਟੀ ਤੈਨੂੰ ਮਿੱਲ ਰਹੀ ਹੈ। ਚੰਗੀ ਸਿੱਖਿਆ ਦਾ ਅਸਰ ਤਾਂ ਮਨੁੱਖ ਦੇ ਦਿੱਲ ਤੇ ਸਮਾਂ ਪਾਕੇ ਹੁੰਦਾ ਹੈ ਪਰ ਭੈੜੀ ਸਿੱਖਿਆ ਜ਼ਹਿਰ ਨਾਲੋਂ ਵੀ ਛੇੱਤੀ ਅਸਰ ਕਰ ਜਾਇਆ ਕਰਦੀ ਹੈ। ਜਤਿੰਦਰ ਸਿੰਘ ਪਹਿਲਾਂ ਤਾਂ ਝਿੱਜਕਿਆ ਪਰ ਕੁੱਝ ਸ਼ਰਾਬ ਦੀ ਲੋਰ ਵਿੱਚ ਤੇ ਕੁੱਝ ਇਕਬਾਲ ਦੀਆਂ ਮਸਾਲੇਦਾਰ ਗੱਲਾਂ ਵਿੱਚ ਓਹ ਸਭ ਕੁੱਝ ਮੰਨ ਗਿਆ ਤੇ ਇਸ ਕੰਮ ਨੂੰ ਸਿਰੇ ਚੜ੍ਹਾਉਣ ਦਾ ਸਾਰਾ ਭਾਰ, ਇਕਬਾਲ ਸਿੰਘ ਨੂੰ ਹੀ ਸੌਂਪ ਕੇ ਝੂਮਦਾ ਝਾਮਦਾ ਘਰ ਮੁੜਿਆ ਅਖੀਰ ਕੇਸਰ ਦੀ ਕਿਆਰੀ ਚ ਸੰਘੇ ਦਾ ਬੂਟਾ ਉੱਘ ਹੀ ਪਿਆ। ਸਮਾਂ ਪਾਕੇ ਜੋਗਿੰਦਰ ਸਿੰਘ ਦਾ ਦੂਜਾ ਵਿਆਹ ਹੋ ਗਿਆ, ਤੇ ਉਹਦੇ ਘਰ ਜਾਇਦਾਦ ਸਭ ਕੁੱਝ ਅੰਦਰ ਖਾਨੇ ਨਵੀਂ ਵਹੁਟੀ ਦੇ ਨਾਂ ਕਰਾ ਦਿੱਤੇ। ਵਹੁਟੀ ਨੇ ਬੜੀ ਧੂੰਮ - ਧਾਮ ਨਾਲ ਘਰ ਚ ਪਰਵੇਸ਼ ਕੀਤਾ। ਜੋਗਿੰਦਰ ਸਿੰਘ ਇੱਕੋ ਨਜ਼ਰ ਨਾਲ ਓਹਦਾ ਦੇਖ ਮੁਰੀਦ ਹੋ ਗਿਆ। ਵਹੁਟੀ ਦਾ ਨਾਂ ਦਲੀਪ ਕੌਰ ਸੀ, ਮਾਪਿਆਂ ਦੀ ਇੱਕਲੌਤੀ ਤੇ ਛਿੰਦੀ ਧੀ ਸੀ, ਚਾਵਾਂ ਦੁਲਾਰਾਂ ਨਾਲ ਪਲੀ ਸੀ।

ਪਹਿਲਾਂ ਪਹਿਲ ਜਾਕੇ ਉਹਦੇ ਰੋਹਬ ਦਾ ਸਿੱਕਾ ਬਿੱਠਾ ਲਏਂਗੀ, ਤਾਂ ਮਗਰੋਂ ਸੁੱਖ ਪਾਏਂਗੀ ਤੇ ਜੇ ਤੂੰ ਜ਼ਰਾ ਵੀ ਨਰਮਾਈ ਕੀਤੀ ਤਾਂ ਓਹ ਤੇਰੇ ਸਿਰ ਚੜ੍ਹ ਜਾਏਗੀ। ਮਾਂ ਨੇ ਧੀ ਨੂੰ ਡੋਲੀ ਚੜ੍ਹਣ ਲੱਗਿਆਂ ਇਹੋ ਮੱਤ ਦਿੱਤੀ, ਪੁੱਤਰ ਸੌਂਕਣ ਲਾਰੀ ਦਾ ਵਸਾਹ ਨਾ ਕਰੀਂ । ਉਹਦੇ ਹੱਥੋਂ ਕਦੇ ਵੀ ਕੋਈ ਚੀਜ਼ ਨਾ ਖਾਈਂ, ਪਾਣੀ ਵੀ ਨਾ ਪੀਵੀਂ, ਆਪਣਾ ਗਹਿਣਾ ਕੱਪੜਾ ਕਾਬੂ ਰੱਖੀਂ। ਇਹਨਾਂ ਡੈਣਾ ਦਾ ਪਤਾ ਨਈਓ ਹੁੰਦਾ, ਵਾਹ ਲਗਦੇ ਓਹਤੋਂ ਦੂਰ ਦੂਰ ਹੀ ਰਿਹਾ ਕਰੀਂ ਮੇਰੀ ਬੱਚੀ ਜਦੋਂ ਦਲੀਪ ਕੌਰ ਦੀ ਡੋਲੀ ਆਈ ਤਾਂ ਸ਼ਕੁੰਤਲਾ ਨੇ ਛੋਟੀਆਂ ਭੈਣਾ ਵਾਂਗ ਉਹਦਾ ਆਦਰ- ਸਤਿਕਾਰ ਕੀਤਾ ਤੇ ਡੋਲੀਓ ਨਿੱਕਲਦਿਆਂ ਹੀ, ਜੱਫੀ ਚ ਲੈਕੇ ਬੜੇ ਪਿਆਰ ਨਾਲ ਉਹਦਾ ਮੱਥਾ ਚੁੰਮਿਆ। ਆਪਣੇ ਕੁੱਝ ਗਹਿਣੇ ਭੰਨਾਂ ਕਿ ਉਹਨੇ ਪੰਜ ਚਾਰ ਵੱਡੇ ਬੜੇ ਵਧੀਆ ਗਹਿਣੇ ਉਸ ਲਈ ਪਤੀ ਤੋਂ ਚੋਰੀ ਬਣਵਾ ਰੱਖੇ ਸਨ। ਓਹ ਸੰਦੂਕੜੀ ਚੋਂ ਕੱਢ ਕੇ ਬੜੇ ਪਿਆਰ ਨਾਲ ਉਹਨੂੰ ਪਹਿਨਾ ਦਿੰਦੀ ਹੈ। ਉਹਨੇ ਸੱਸਾਂ ਨਾਲੋਂ ਵੱਧ ਚਾਅ ਮਲ੍ਹਾਰ ਕੀਤਾ, ਜਿਹੜਾ ਵੇਖਦਾ ਸੀ ਸ਼ਕੁੰਤਲਾ ਦੀ ਸਿੱਦਕ, ਸਬੂਰੀ ਤੇ ਪਹਿਲੇ ਦਿਨ ਦਲੀਪ ਕੌਰ ਨੂੰ ਪਤਾ ਨਹੀਂ ਸੀ, ਕਿ ਇਹ ਮੇਰੀ ਸੌਂਕਣ ਹੈ। ਪਰ ਜਿਓਂ ਹੀ ਉਹਨੂੰ ਇਸ ਗੱਲ ਦਾ ਪਤਾ ਲੱਗਾ, ਉਹ ਸ਼ਕੁੰਤਲਾ ਦੇ ਪਰਛਾਂਵੇ ਤੋਂ ਡਰਨ ਲੱਗੀ। ਵਿਆਹ ਤੋਂ ਬਾਅਦ ਕਈ ਦਿਨ ਦੋਵੇਂ ਵਹੁਟੀ ਗੱਭਰੂ ਸਾਕਾ ਸੰਬੰਧੀਆਂ ਦੇ ਘਰੇ ਦਾਵਤਾਂ ਖਾਂਦੇ ਰਹੇ । ਜਦ ਕੁੱਝ ਦਿਨਾਂ ਬਾਅਦ ਇਸ ਪਾਸਿਓਂ ਵਿਹਲੇ ਹੋਏ ਤਾਂ ਘਰ ਵੱਲ ਮੁਹਾਰਾ ਮੋੜਿਆ। ਸ਼ਕੁੰਤਲਾ ਇਹਨੀ ਦਿਨੀਂ ਮੇਲ੍ਹ ਦੀ ਸੇਵਾ ਸਤਿਕਾਰ ਚ ਹੀ ਖੱਚਤ ਰਹਿੰਦੀ ਸੀ। ਮੇਲ ਵੀ ਚਲਾ ਗਿਆ। ਸ਼ਕੁੰਤਲਾ ਨੇ ਅੱਜ ਬੜੇ ਯੋਗਤਾ ਨਾਲ ਕਈ ਤਰ੍ਹਾਂ ਦੀਆਂ ਭਾਜੀਆਂ ਖਾਣੇ ਚ ਬਣਾ ਕੇ ਰਸੋਈ ਤਿਆਰ ਕੀਤੀ ਸੀ, ਪਰ ਵਹੁਟੀ ਨੇ ਰੋਟੀ ਖਾਣ ਤੋਂ ਇਹ ਕਹਿ ਕੇ ਨਾ ਕਰਤੀ ਕਿ ਮੈਨੂੰ ਭੁੱਖ ਨਹੀਂ। ਸ਼ਕੁੰਤਲਾ ਨੇ ਅੱਜ ਸਾਰਾ ਉਚੇਚ ਇਸੇ ਖਾਤਿਰ ਕੀਤਾ ਸੀ ਪਰ ਇਹ ਤ੍ਰਿਸਕਾਰ ਉਸ ਲਈ ਬੜਾ ਦੁੱਖਦਾਈ ਸੀ। ਉਹਨੇ ਪਿਆਰ ਨਾਲ ਉਹਨੂੰ ਜੱਫੀ ਚ ਲੈ ਕੇ ਕਿਹਾ, ਭੈਣ ਜਿੰਨੀ ਭੁੱਖ ਹੈ ਉੰਨਾ ਹੀ ਖਾ ਲੈ, ਪਹਿਲਾ ਪਹਿਲਾ ਸ਼ਗਨਾਂ ਦਾ ਦਿਨ ਹੈ।

ਰੋਟੀ ਖਾਲੋ। ਇਹ ਪਹਿਲਾ ਹੀ ਮੌਕਾ ਸੀ ਜਦੋਂ ਜੋਗਿੰਦਰ ਸਿੰਘ ਨੂੰ ਸ਼ਕੁੰਤਲਾ ਦਾ ਅੰਦਰ ਆਉਣਾ ਬੇਮਲੂਮ ਜਿਹਾ ਬੂਰਾ ਲੱਗਾ । ਨਵੀਂ ਵਹੁਟੀ ਦੇ ਅੰਦਰ ਆਉਣ ਤੇ ਉਹ ਚਾਹੁੰਦਾ ਸੀ ਕਿ ਉਸ ਨਾਲ ਗੱਲਾਂ ਦਾ ਸਿਲਸਿਲਾ ਸ਼ੁਰੂ ਕਰੇ। ਪਰ ਝੱਟ ਹੀ ਮਗਰੋਂ ਸ਼ਕੁੰਤਲਾ ਨੂੰ ਅੰਦਰ ਆਈ ਵੇਖ ਕੇ ਉਹਦੀ ਮੁਰਾਦ ਪੂਰੀ ਨਾ ਹੋ ਸਕੀ। ਓਹ ਦਲੀਪ ਕੌਰ ਨੂੰ ਕਹਿਣ ਲੱਗਾ ਜਾ ਰੋਟੀ ਖਾ ਲੈ ਜਾਕੇ ਦਲੀਪ ਕੌਰ ਪਲੰਗ ਦੀ ਟੰਗ ਵੱਲ ਖਲੋਤੀ ਆਂ ਜ਼ਰਾ ਗੁੱਸੇ ਨਾਲ ਬੋਲੀ, ਮੈਨੂੰ ਨਹੀਂ ਭੁੱਖ

ਖੜੀ -ਖੜੀ ਕਿਓਂ ਲੱਤਾਂ ਸੁਕਾ ਰਹੀ ਹੈਂ? ਦਲੀਪ ਕੌਰ ਨੇ ਉਸੇ ਤਰ੍ਹਾਂ ਖਲੋਕੇ ਐਂ ਉਤੱਰ ਦਿੱਤਾ, ਕਿੰਨੀ ਵਾਰੀ ਤਾਂ ਕਹਿ ਚੁਕੀ ਆਂ ਭੁੱਖ ਨਹੀਂ। ਜੋਗਿੰਦਰ ਸਿੰਘ ਕੁੱਝ ਸਮਝ ਗਿਆ ਕਿ ਪੱਥਰ ਦੀ ਇਹ ਕੱਸੀ ਪੰਸੇਰੀ ਜਿਹਨੂੰ ਮੈਂ ਦਾਣੇ ਭੁੰਨਣ ਲਈ ਲਿਆਐਂ ਭਾਂਡੇ ਭੰਨਣ ਦਾ ਹੀ ਕੰਮ ਦਏਗੀ । ਉਹਨੇ ਹੱਸ ਕੇ ਸ਼ਕੁੰਤਲਾ ਨੂੰ ਕਿਹਾ, ਚੱਲ ਛੱਡ ਉਹ ਨਹੀਂ ਖਾਂਦੀ ਨਾ ਖਾਣ, ਆਪੇ ਭੁੱਖ ਲੱਗੇਗੀ ਇਸਨੂੰ ਤਾਂ ਖਾ ਲਏਗੀ, ਤੂੰ ਜਾ ਕੇ ਖਾ ਲੈ। ਸ਼ਕੁੰਤਲਾ ਨੇ ਇੱਕ ਵਾਰੀ ਫਿਰ ਪਿਆਰ ਨਾਲ ਉਹਦਾ ਹੱਥ ਫੜ੍ਹ ਕੇ ਕਿਹਾ, ਬੀਬੀ ਭੈਣ, ਆ ਇੱਕ - ਦੋ ਗਰਾਹੀਆਂ ਖਾ ਲੈ। ਝੱਟਕੇ ਨਾਲ ਹੱਥ ਛੁਡਾ ਕੇ ਵਹੁਟੀ ਨੇ ਦੂਜੇ ਪਾਸੇ ਮੂੰਹ ਮੋੜ ਲਿਆ। ਸ਼ਕੁੰਤਲਾ ਬੇ- ਦਿੱਲ ਹੋ ਕੇ ਹੇਠਾਂ ਚਲੀ ਗਈ। ਉਹਦੇ ਨਿਕਲਣ ਦੀ ਦੇਰ ਸੀ, ਕਿ ਵਹੁਟੀ ਰਾਣੋ ਪਲੰਗ ਤੇ ਬੈਠ ਗਈ। ਜੋਗਿੰਦਰ ਸਿੰਘ ਨੇ ਉਹਨੂੰ ਕਿਹਾ ਕੀ ਗੱਲ, ਰੋਟੀ ਨਹੀਂ ਸੀ ਖਾਣੀ? ਦਲੀਪ ਕੌਰ ਹੱਸਦੀ ਹਥੇਲੀ ਨਾਲ ਪਤੀ ਨੂੰ ਪਰੇ ਧੱਕ ਦੀ ਬੋਲੀ, ਹਟੋ ਪਰਾਂ ਤੁਹਾਨੂੰ ਤੇ ਪਤਾ ਹੀ ਨਹੀਂ ਲੱਗਦਾ ਕਿਸੇ ਗੱਲ ਦਾ। ਕਿਓਂ, ਕੀ ਹੋ ਗਿਆ ਹੈ? ਹਟੋ ਪਰੇ ਮੈਂ ਨਹੀਂ ਬੋਲਣਾ। ਤੇ ਓਹ ਮੂੰਹ ਦੂਜੇ ਪਾਸੇ ਕਰਕੇ ਆਪਣਾ ਹੱਥ ਛੁਡਾਉਣ ਲਈ, ਦੂਜੇ ਹੱਥ ਨਾਲ ਪਤੀ ਦੀਆਂ ਉੰਗਲਾਂ ਮਰੋੜਣ ਲੱਗੀ। ਜੋਗਿੰਦਰ ਸਿੰਘ ਨੂੰ ਵਹੁਟੀ ਰਾਣੀ ਦੀ ਇਹ ਬੁਝਾਰਤ ਬੁਝੱਣੀ ਸੁਖਾਲੀ ਨਹੀਂ ਸੀ। ਉਹਨੇ ਉਤਾਵਲੀ ਨਾਲ ਵਹੁਟੀ ਨੂੰ ਹਸਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ, ਪਰ ਗੱਲ ਕੀ ਹੈ ਪਤਾ ਲੱਗੇ। ਦਲੀਪ ਕੌਰ ਨੇ ਮੂੰਹ ਫੁਲਾ ਕੇ ਕਿਹਾ, ਉਹਦੇ ਹੱਥਾਂ ਦੀ ਚੀਜ਼ ਖਾਣ ਲਈ ਮੈਨੂੰ ਨਾ ਕਿਹਾ ਕਰੋ। ਬਸ ਜੋਗਿੰਦਰ ਸਿੰਘ ਦੀਆਂ ਅੱਖਾਂ ਅੱਗੇ ਇੱਕ ਪੜਦਾ ਹੱਟ ਗਿਆ। ਉਹਦੇ ਦਿਮਾਗ ਵਿੱਚ

ਨਿ ਹੱਥਾਂ ਉਹਦੇ ਹੱਥਾਂ ਦੀ ਰੋਟੀ? ਇਸ ਗੱਲ ਦਾ ਮਤਲਬ ਮੈਂ ਨਹੀਂ ਸਮਝਿਆ। ਤੁਸੀਂ ਸਮਝੋ ਭਾਵੇਂ ਨਾ ਸਮਝੋ, ਮੈਂ ਇਹਦੇ ਹੱਥਾਂ ਦੀ ਕੋਈ ਚੀਜ਼ ਨਹੀਂ ਜੇ ਖਾਣੀ। ਪਰ ਕਿਉਂ? ਕਿਸ ਗੱਲੋਂ? ਤੁਹਾਨੂੰ ਭਲਾਂ ਕਾਹਨੂੰ ਪਤਾ ਹੋਣਾ ਹੈ। ਨਹੀਂ ਧਰਮ ਨਾਲ ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਆਈ। ਤੁਹਾਨੂੰ ਪਤਾ ਨਹੀਂ ਨਾ ਸੌਂਕਣਾ ਦੇ ਚਾਲੇ। ਕਿੱਦਾਂ ਦੇ ਚਾਲੇ? ਸਾਡੇ ਪਿੰਡ ਇੱਕ ਜਨਾਨੀ ਨੇ ਆਪਣੀ ਸੌਂਕਣ ਨੂੰ ਰੋਟੀ ਚ ਜ਼ਹਿਰ ਪਾ ਕੇ ਖੁਆਤੀ ਸੀ। ਮਾਂ ਕਹਿੰਦੀ ਸੀ ਇਹਨਾਂ ਦਾ ਕਦੇ ਵਸਾਹ ਨਹੀਂ ਕਰਣਾ ਚਾਹੀਦਾ। ਜੋਗਿੰਦਰ ਸਿੰਘ ਦਾ ਹੁਣ ਮੱਥਾ ਠਣਕਿਆ ਏ। ਉਹਦਾ ਦਿਲ ਇਸ ਵੇਲੇ ਤਕੜੀ ਦੇ ਦੋਆਂ ਥੈਲਿਆਂ ਚ ਦੋਹਾ ਵਹੁਟੀਆਂ ਨੂੰ ਤੋਲ ਰਿਹਾ ਸੀ।

ਸ਼ਕੁੰਤਲਾ ਉਹਨਾ ਪੇ੍ਮਿਕਾ ਵਿੱਚੋਂ ਨਹੀਂ, ਇਹ ਸਾਕਸ਼ਾਤ ਦੇਵੀ ਏ। ਜਦ ਤੂੰ ਇਸ ਨਾਲ ਵਰਤੇਂਗੀ ਤਾਂ ਤੈਨੂੰ ਪਤਾ ਲੱਗੇਗਾ, ਮੈਂ ਸਮਝਦਾ ਵਾਂ ਤੇਰੇ ਪੇਕਿਆਂ। ਗੱਲ ਮੁੱਕਣ ਤੋਂ ਪਹਿਲਾਂ ਹੀ ਦਲੀਪ ਕੌਰ ਭੁੜੱਕ ਕੇ ਮੰਜੇ ਤੋਂ ਤਿਨਾਂ ਕਦਮਾਂ ਦੀ ਵਿੱਥ ਤੇ ਜਾਕੇ ਆਪਣੀ ਸੌਂਕਣ ਦੀ ਵਡਿਆਈ ਕਿਸੀ ਹੋਰ ਦੇ ਮੂੰਹੋਂ ਸੁਣਦੀ ਤਾਂ ਵੀ ਸਹਾਰੇ ਸਹਾਰ ਨਾ ਸੱਕਦੀ, ਪਰ ਅਪਣੇ ਹੀ ਪਤੀ ਦੇ ਮੂੰਹੋਂ ਉਹਦੀ ਵਡਿਆਈ, ਜਿਸ ਪਤੀ ਨੇ ਉਹਦਾ ਪੂਰਾ ਪੂਰਾ ਜਿਸ ਪਤੀ ਤੇ ਉਹਦਾ ਪੂਰਾ ਪੂਰਾ ਅਧਿਕਾਰ ਹੈ। ਉਹ ਗੁੱਸੇ ਨਾਲ ਕੰਬਦੀ ਬੋਲੀ, ਮੈਨੂੰ ਨਾ ਇਹੋ ਜਿਹੀਆਂ ਗੱਲਾਂ ਦਸੋ, ਬਸ ਮੈਨੂੰ ਨਾ ਬੁਲਾਓ। ਜੋਗਿੰਦਰ ਸਿੰਘ ਨੇ ਵੇਖਿਆ ਕਿ ਇਹਨਾਂ ਤਿਲਾਂ ਚ ਤੇਲ ਨਹੀਂ, ਤੇ ਇਸ ਵੇਲੇ ਕਿਸੇ ਸਿਕਸ਼ਾ ਦਾ ਵੀ ਇਹਤੇ ਕੋਈ ਅਸਰ ਨਹੀਂ ਹੋ ਸਕਦਾ। ਉਹ ਇਸ ਗੱਲ ਨੂੰ ਹੋਰ ਸਮੇਂ ਲਈ ਛੱਡ ਕੇ, ਕੋਟ ਪਾ ਕੇ ਬਾਹਰ ਚਲਾ ਗਿਆ।

ਇਹ ਖਿਆਲ ਕਰਕੇ ਉਹ ਕਦੇ ਕਦੇ ਉਦਾਸ ਹੋ ਜਾਂਦਾ ਹੁੰਦਾ ਸੀ। ਪਰ ਹੁਣ ਉਹਨੂੰ ਸ਼ਕੁੰਤਲਾ ਦੀ ਕਦੇ ਯਾਦ ਵੀ ਨਹੀਂ ਸੀ ਆਉੰਦੀ। ਉਹ ਦਿਨ ਰਾਤ ਉੱਪਰਲੇ ਬੈਠਕ ਚ ਵਹੁਟੀ ਰਾਣੀ ਦੇ ਪ੍ਰੇਮ ਬੰਧਨ ਚ ਹੀ ਜੱਕੜਿਆ ਰਹਿੰਦਾ। ਹਾਂ, ਉਹ ਇੱਕ ਗੱਲ ਚ ਸਫ਼ਲ ਮਨੋਰਥ ਜ਼ਰੂਰ ਹੋ ਗਿਆ ਸੀ। ਉਹਨੇ ਕਹਿ ਸੁਣ ਕੇ ਵਹੁਟੀ ਦੇ ਦਿੱਲ ਚੋਂ ਇਹ ਵਹਿਮ ਕੱਢ ਦਿੱਤਾ ਸੀ ਕਿ ਸੌਂਕਣ ਉਸਨੂੰ ਰੋਟੀ ਚ ਜ਼ਹਿਰ ਦੇ ਦਏਗੀ, ਤੇ ਹੁਣ ਸ਼ਕੁੰਤਲਾ ਦੇ ਹੱਥਾਂ ਦਾ ਰਿੱਧਾ ਪੱਕਾ ਉਹ ਖਾ ਲੈਂਦੀ ਸੀ। ਪਰ ਇਹ ਮਨੋਰਥ ਵੀ ਕੋਈ ਸੁਖਾਲਾ ਨਹੀਂ ਸੀ ਪੂਰਾ ਹੋ ਗਿਆ। ਵਹੁਟੀ ਦੀ ਅੜੀ ਵੇਖ ਕੇ ਸ਼ਕੁੰਤਲਾ ਨੇ ਰਿੰਨਣ ਤੇ ਪਕਾਣ ਦਾ ਕੰਮ ਨੌਕਰ ਨੂੰ ਸੌਂਪ ਦਿੱਤਾ ਸੀ। ਅੱਜ ਤੱਕ ਉਹਨੇ ਅਪਣੇ ਹੱਥੀਂ ਰੋਟੀ ਪਕਾ ਕੇ ਪਤੀ ਨੂੰ ਖੁਆਈ ਸੀ, ਤਾਂ ਅੱਗੋਂ ਮਜਬੂਰ ਹੋ ਕੇ ਉਹਨੂੰ ਇਹ ਅਧਿਕਾਰ ਵੀ ਛੱਡਣਾ ਪਿਆ। ਇਹਦਾ ਉਹਨੂੰ ਹੱਦੋਂ ਵੱਧ ਦੁੱਖ ਸੀ। ਇੱਧਰ ਜੋਗਿੰਦਰ ਸਿੰਘ ਨੂੰ ਵੀ ਕੁੱਝ ਐਸੀ ਆਦਤ ਪਈ ਸੀ ਕਿ ਸ਼ਕੁੰਤਲਾ ਤੋਂ ਬਿਨਾਂ ਹੋਰ ਕਿਸੇ ਦੇ ਹੱਥ ਦੀ ਰੋਟੀ ਉਹਨੂੰ ਸੁਆਦ ਹੀ ਨਹੀਂ ਸੀ ਲੱਗਦੀ। ਉਸ ਲਈ ਇਹ ਵੀ ਪਹਿਲਾ ਮੌਕਾ ਸੀ ਜੱਦ ਸ਼ਕੁੰਤਲਾ ਤੋਂ ਬਿਨਾਂ ਉਹਨੂੰ ਕਿਸੀ ਹੋਰ ਦੇ ਹੱਥ ਦੀ ਰੋਟੀ ਖਾਣੀ ਪਈ । ਇਸ ਤੇ ਵਾਧਾ ਇਹ ਕਿ ਨੌਕਰ ਵੀ ਅਨਾੜੀ ਸੀ, ਫੁਲ਼ਕਾ ਥਾਲੀ ਚ ਸੁੱਟ ਦਾ ਤਾਂ ਉਹਦੇ ਉਹਦਾ ਘਿਓ ਵਰਛੇ ਸਾਰੀ ਥਾਲੀ ਲਿੱਬੜ ਜਾਂਦੀ। ਦੂਜੇ ਪਾਸੇ ਅੱਗ ਵੀ ਇੱਕ ਸਾਰ ਨਹੀਂ ਸੀ ਬੱਲਦੀ, ਜਾਂ ਫੁਲ਼ਕਾ ਲੂਸ ਜਾਂਦਾ ਤੇ ਜਾਂ ਉਹ ਸੁੱਕ ਜਾਂਦਾ। ਦਾਲ - ਭਾਜੀ ਵਿੱਚ ਲੂਣ ਰੋਜ਼ ਵੱਖਰੀ ਭਾਂਤ ਦਾ ਹੁੰਦਾ। ਇੱਕ ਦਿਨ ਉਹਨੇ ਸਾਬਤ ਮਾਂਹ ਚ ਹਿੰਗ ਦਾ ਤੜਕਾ ਲਾਇਆ, ਉਸ ਵਿਚਾਰੇ ਨੂੰ ਕੀ ਪਤਾ ਸੀ ਕਿ ਹਿੰਗ ਕਿੰਨੀ ਕੁ ਪਾਈਦੀ, ਅੱਛੀ ਚੁਟਕੀ ਸਾਰੀ ਪਾਤੀ। ਇਹੋ ਕਾਰਨ ਸੀ ਕਿ ਚੌਥੇ ਕੁ ਦਿਨ ਹੀ ਵਹੁਟੀ ਰਾਣੀ ਨੇ ਸੌਂਕਣ ਦੇ ਹੱਥ ਦਾ ਖਾਣਾ ਮੰਜੂਰ ਕਰ ਲਿਆ, ਪਰ ਕੀਤਾ ਇਸ ਸ਼ਰਤ ਤੇ ਕਿ ਪਤੀ ਨਾਲ ਇੱਕੋ ਥਾਲੀ ਚ ਬੈਠ ਕੇ ਖਾਵਾਂਗੀ ਤੇ ਜਿਹੜਾ ਗਿਲਾਸ

ਉਂਜ ਉਸ ਨਾਲ ਬੋਲਣ - ਚਾਲਣ ਤੋਂ ਸਦਾ ਕੰਨੀ ਕਤਰਾਉੰਦੀ ਰਹਿੰਦੀ ਸੀ। ਲੱਗਦੀ ਵਾਹ ਪਤੀ ਨੂੰ ਵੀ ਇਸ ਨਾਲ ਬੋਲਣੋ - ਚਾਲਣੋ ਇਸ ਤਰ੍ਹਾਂ ਰੋਕਦੀ - ਟੋਕਦੀ ਰਹਿੰਦੀ ਸੀ ਜਿੱਦਾਂ ਕੋਈ ਖੰਘ ਤਾਰ ਦੀ ਰੋਗੀ ਹੋ, ਸ਼ਕੁੰਤਲਾ ਇਹ ਸਭ ਕੁੱਝ ਵੇਖਦੀ ਰਹਿੰਦੀ, ਪਰ ਵੇਖ ਕੇ ਅਣਡਿੱਠ ਕਰ ਛੱਡਦੀ। ਉਹ ਮੰਨ ਮਾਰਕੇ ਦਿਨ - ਰਾਤ ਕੰਮ ਚ ਲੱਗੀ ਰਹਿੰਦੀ। ਉਹਨੂੰ ਨਾ ਖਾਣ ਦੀ ਸੁੱਧ ਸੀ ਨਾ ਹੰਡਾਉਣ ਦੀ ਵਿਹਲ,

ਤਰ੍ਹਾਂ ਤਰ੍ਹਾਂ ਦੇ ਹਾਸ ਵਿਲਾਸ ਕਰਦੇ ਰਹਿੰਦੇ। ਸ਼ਕੁੰਤਲਾ ਹੁਣ ਪਤੀ ਦੇ ਕਮਰੇ ਚ ਕਦੇ ਘੱਟ ਵੱਧ ਹੀ ਜਾਂਦੀ ਸੀ, ਜੇ ਕਿਸੇ ਜ਼ਰੂਰੀ ਕੰਮ ਲਈ ਜਾਣਾ ਵੀ ਹੁੰਦਾ ਸੀ ਤਾਂ ਸੰਗਦੀ - ਸੰਗਦੀ ਪੈਰਾਂ ਦਾ ਖੜਾਕ ਕਰਦੀ ਹੋਈ ਤੇ ਹੌਲੀ - ਹੌਲੀ ਕੁੱਝ ਗੁਣਾਉੰਦੀ ਗੁਣ - ਗੁਣਾਉੰਦੀ। ਸ਼ਕੁੰਤਲਾ ਭਾਵੇਂ ਬੜੀ ਦਲੇਰ ਤੀਂਵੀਂ ਸੀ, ਪਰ ਆਪਣੇ ਮੰਨ ਰੂਪੀ ਘੋੜੇ ਨੂੰ ਚੰਗੀ ਤਰ੍ਹਾਂ ਕਾਬੂ ਨਾ ਕਰ ਸਕੀ । ਉਹਦੇ ਦਿੱਲ ਚ ਹਰ ਵੇਲੇ ਇੱਕ ਧੁਆ ਜਿਹਾ ਘੁੱਟਦਾ ਰਹਿੰਦਾ ਸੀ।

ਜੋਗਿੰਦਰ ਸਿੰਘ ਵੱਡੇ ਵੇਲੇ ਜੱਦ ਉੱਠਦਾ ਤਾਂ ਉਹ ਸ਼ੋਚ ਤੇ ਇਸ਼ਨਾਨ ਤੋਂ ਵਿਹਲਾ ਹੋਕੇ ਵਹੁਟੀ ਦੇ ਸਿਰਹਾਣੇ ਕਿੰਨਾ ਚਿਰ ਬੈਠਕੇ, ਤਰ੍ਹਾਂ - ਤਰ੍ਹਾਂ ਦੀਆਂ ਮਨੋਹਰ ਆਵਾਜ਼ਾਂ ਦੇਕੇ ਉਹਨੂੰ ਜਗਾਉਣ ਦੇ ਯਤਨ ਕਰਦਾ। ਜੱਦੋਂ ਉਹਦਾ ਯਤਨ ਕਾਰਗਾਰ ਨਾ ਹੁੰਦਾ ਤਾਂ ਝੂੰਡੀਆਂ ਤੇ ਕਦੇ ਉਹਦੇ ਮੂੰਹ ਤੋਂ ਪੱਲਾ ਲਾਹ ਕੇ ਉਹਦੇ ਮੱਥੇ ਤੇ ਖਿਲਰੇ ਵਾਲਾਂ ਨੂੰ ਸਵਾਰਣ ਲੱਗ ਜਾਂਦਾ, ਵਿੱਚ - ਵਿੱਚ ਵਹੁਟੀ ਅੰਗੜਾਈ ਲੈਂਦੀ ਤੇ ਬੈਠੇ ਹੋਏ ਗਲੇ ਚੋਂ ਇੱਕ ਦੋ ਅੱਧ ਸੁੱਤੀਆਂ ਘੂਕੀਆਂ ਦੇ ਕੇ ਹੱਥ ਦੇ ਝੱਟਕੇ ਨਾਲ ਪਤੀ ਨੂੰ ਪਰ੍ਹਾਂ ਕਰਕੇ, ਫਿਰ ਪਾਸਾ ਪਰਤ ਕੇ ਸੌਂ ਜਾਂਦੀ। ਜੋਗਿੰਦਰ ਸਿੰਘ ਨੂੰ ਇਸ ਵਿੱਚੋਂ ਅਤਿਹ ਅਨੰਦ ਆਉੰਦਾ। ਅਖੀਰ ਘੰਟੇ ਦੀ ਮਿਹਨਤ ਮਗਰੋਂ ਉਹ ਉੱਠ ਬੈਠਦੀ। ਪਰ ਉਸੇ ਤਰ੍ਹਾਂ ਜੀਕਣ ਹਾਰਿਆ ਹੋਇਆ ਜੁਆਰੀ ਆਪਣੇ ਲਹਿਣੇਦਾਰ ਦੀ ਅਵਾਜ਼ ਸੁਣ ਕੇ। ਸ਼ਕੁੰਤਲਾ ਹੁਣ ਸੋਹਿੰਦੜ੍ਹ ਹੋ ਗਈ ਸੀ, ਪਹਿਲਾਂ ਤਾਂ ਇਹ ਅਨੋਖੇ ਚਾਲੇ ਵੇਖਕੇ ਵੇਖਕੇ ਉਹ ਦਿੱਲ ਚ ਕੁੱਝ ਖਿੱਜ ਗਈ ਸੀ, ਪਰ ਹੁਣ ਉਹ ਇਸ ਪਾਸੇ ਧਿਆਨ ਹੀ ਨਹੀਂ ਸੀ ਦਿੰਦੀ। ਦਿੰਦੀ ਵੀ ਕੀੱਕਣ ਉਹਨੂੰ ਤਾਂ ਕੰਮ - ਧੰਦੇ ਵੱਲੋਂ ਇੱਕ ਮਿੰਟ ਦੀ ਵਿਹਲ ਨਹੀਂ ਸੀ। ਇਹਨਾਂ ਦਿਨਾਂ ਚ ਹੀ ਉਹਨਾਂ ਦਾ ਨੌਕਰ ਬਿਮਾਰ ਹੋਕੇ ਘਰ ਚਲਾ ਗਿਆ। ਹੁਣ ਤਾਂ ਸ਼ਕੁੰਤਲਾ ਦੇ ਸਿਰ ਤੇ ਹੋਰ ਵੀ ਭਾਰ ਪੈ ਗਿਆ, ਪਾਣੀ ਗਰਮ ਕਰਨਾ, ਭਾਂਡੇ ਮਾਂਜਣੇ, ਘਰ ਸੁੰਭਰਨਾ, ਬਹੁਤ ਸਾਰੇ ਕੰਮ ਜਿਹੜੇ ਅੱਗੇ ਨੌਕਰ ਕਰਦਾ ਹੁੰਦਾ ਸੀ ਉਹ ਵੀ ਸ਼ਕੁੰਤਲਾ ਨੂੰ ਹੀ ਕਰਨੇ ਪੈਂਦੇ ਸਨ। ਪਰ ਉਹਨੂੰ ਜਿੰਨਾ ਵਧੀਕ ਕੰਮ ਕਰਨਾ ਪੈਂਦਾ ਸੀ ਉਹ ਉੰਨੀ ਹੀ ਖੁਸ਼ ਹੁੰਦੀ ਸੀ। ਇਸ ਤਰ੍ਹਾਂ ਉਹਦੇ ਦਿੱਲ ਦੀ ਸੜਨ ਕੁੱਝ ਘੱਟ ਜਾਂਦੀ ਸੀ ਪਰ ਫਿਰ ਵੀ, ਕਦੀ ਕਦੀ ਇਹ ਇੱਕ ਦਮ ਅਖੀਰ ਨੂੰ ਪਿਛਲੀਆਂ ਗੱਲਾਂ ਦਾ ਚੇਤਾ ਆਕੇ ਮੱਲੋਂ ਮੱਲੀ, ਉਹਨੂੰ ਬੇਹਾਲ ਕਰ ਦਿੰਦਾ ਸੀ। ਇਹ ਸੋਚਦੇ ਇਕ ਦਿਨ ਉੁਹ ਸੀ ਜਦ ਮੇਰੇ ਪਤੀ ਉਸਕੋਲ ਮੇਰਾ ਕਬਜ਼ਾ ਸੀ। ਮੈਨੂੰ ਵੇਖ ਕੇ ਉਹ ਕਪੜਿਆਂ ਚ ਨਹੀਂ ਸਨ ਸਮਾਉਂਦੇ, ਕੰਮ ਕਰਦੀ ਨੂੰ ਵੇਖਕੇ ਜ਼ਰਾ ਕੁੱਝ ਹੋ ਜਾਂਦਾ ਸੀ ਤਾਂ ਵਿਆਕੁਲ ਹੋ ਉੱਠਦੇ ਸੀ। ਪਰ ਹੁਣ ਇੱਕ ਦੋ ਅੱਖਰਾਂ ਦਾ ਸ਼ਬਦ ਵੀ ਉਹਦੇ ਮੂੰਹ ਚੋਂ ਮਹੀਨਿਆਂ ਬੱਧੀ ਤਰਸਦੀ ਰਹਿਨੀ ਆਂ। ਕੀ ਮੈਂ ਇਹਨਾ ਦਾ ਦੂਜਾ ਵਿਆਹ ਇਸ ਲਈ ਕਰਵਾਇਆ ਸੀ ਕਿ ਇਹ ਸਦਾ ਲਈ ਮੇਰੇ ਤੋਂ ਚਲੇ ਜਾਣ?

ਉਹਦੇ ਦਿੱਲ ਚ ਉਸ ਸਤਰਦੀ ਕੋਈ ਹਮਦਰਦੀ ਜ਼ਰੂਰ ਸੀ ਤੇ ਉਹਦੀ ਅਵਸਥਾ ਦਾ ਅਨੂਮਾਨ ਕਰਕੇ ਕਦੇ ਕਦੇ ਉਹ ਵੀ ਹੋ ਉੱਠਦਾ ਸੀ।

hello । ਹੋਰ ਮਨ ਕੀ ਹਾਲ ਆ ਬਈ? ਬਸ ਵਧੀਆ ਵਧੀਆ ਤੁਸੀਂ ਸੁਣਾਓ।

ਬਸ ਠੀਕ ਆ ਕੀ ਕਰੀ ਜਾਨੈ? ਕੁਛ ਨਈਂ ਘਰੇ ਆਇਆਂ ਸੀ ਤੁਹਾਡਾ ਬੱਬੂ ਵੱਲ ਆਇਆਂ ਤੇ ਬੱਬੂ ਸੁੱਤਾ ਹਜੇ। ਅੱਛਾ ਹਮ ਗਿਆਂ ਹਾਂ ਕੋਠੇ ਤੇ ਹੋਰ ਅੱਜ ਕੰਬਲ ਲਿਆ ਹੋਇਆ ਉਹਨੇ। ਚੱਲ ਕੋਈ ਨਈਂ ਹੋਰ ਸੁਣਾ ਤੂੰ।

ਸਾਰੇ ਠੀਕ ਠਾਕ ਫ਼ੋਨ ਆਇਆ ਹਾਂ ਆਉਣ ਡਿਆ ਸੀ ਫੋਨ ਤੇ ਉਹ ਰਾਤੀ ਜਦੋਂ ਇੱਥੋਂ ਥੋਡੇ ਘਰੋਂ ਗਿਆ ਉਦੋਂ ਆਉਣ ਡਿਆ ਸੀ ਕਿਤੇ ਮਗਰੋਂ।

ਤੇ ਮੈਂ ਚੁੱਕਿਆ ਨਈਂ ਮੁੜ ਕੇ ਸਵਖ਼ਤੇ ਡਈ ਸੀ ਕਰਨ ਤੇ ਸਵਖ਼ਤੇ ਤੈਨੂੰ ਪਤਾ ਨੀਂਦ ਆਉਂਦੀ ਉਦੋਂ ਤੇ ਜੀਅ ਨਈਂ ਕਰਦਾ ਗੱਲ ਕਰਨ ਦਾ।

ਉਹ ਫੋਨ ਜਿਹੜੇ ਸਾਬ੍ਹ ਨਾਲ ਕਰਨ ਡਈ ਮੇਰਾ ਸਾਬ੍ਹ ਨਾਲ ਅੱਜ ਈ ਫੇਰ ਆਣ ਕੇ ਕਰੂਗੀ ਨਾ ਸਾਫ਼ ਸਫ਼ਾਈ ਕਰੂਗੀ ਘਰਦੀ ।

ਹਾਂ। ਆਹੋ ਕੱਲ ਜਾਣਾ ਤਾਂ ਨਈਂ ਕਿਤੇ ਤੂੰ ਕੱਲ ਪ੍ਰੋਗਰਾਮ ਈ ਆ।

ਹਾਂ। ਅੱਛਾ ਹੋਰ ਜੱਸੀ ਆਊ ਅੱਜ? ਹਮ ਭਾਜੀ ਬੱਬੂ ਕਹਿਣ ਤੇ ਡੈਆ ਸੀ ਵੀ ਲੈਣ ਜਾਣਾ ਤੇ ਮੁੜ ਕੇ ਕਹਿੰਦਾ ਨਈਂ ਏਦਾਂ ਈ। ਆਂਹਦਾ ਉਹਨੂੰ ਕਹਿਣਾ ਵੀ ਆਟੋ ਤੇ ਇੱਥੇ ਬਹਿ ਜਾ ਹੌਲੀ ਹੌਲੀ ਤੇ ਮੁੜ ਕੇ ਇੱਥੋਂ ਬਟਾਲੇ ਜਾ ਕੇ ਮੈਨੂੰ ਆਂਹਦਾ ਦੋਵੇਂ ਜਾਣੇ ਲੈ ਆਵਾਂਗੇ ਮੋਟਰ ਸਾਈਕਲ ਤੇ। ਹਮ ਬੈਗ ਬੂਗ ਹੋਣੇ ਆ ਤੇ ਨਾਲ ਉਹਨੂੰ ਆਂਹਦਾ ਲੈ ਆਵਾਂਗੇ।

ਹਾਂ ਕਿੱਥੇ ਗਈ ਮਾਤਾ ਤੇਰੀ?

ਅੱਛਾ ਤੇ ਡੈਡੀ ਉਹ ਵੀ ਨਈਂ ਦਿੱਖਣ ਡਿਆ ਕਿਤੇ?

ਆਹੋ ਮੰਤਰੀ ਬੰਦਾ ਉਹ ਜਿੱਥੇ ਗੱਲੀਂ ਪੈ ਜਏ ਮੁੜ ਕੇ ਉੱਠਦਾ ਨਈਂ ਹੁੰਦਾ। ਹੋਰ ਸੁਣਾ ਤੂੰ। ਹਮ ਸਬਜ਼ੀ ਕਿੰਨੀ ਉਗਾਈ ਹਵੇਲੀ?

ਨਈਂ ਮੈਂ ਤਾਂ ਬੀਜ ਕੇ ਆ ਗਿਆ ਹਾਂ ਤੇ ਮੈਂ ਤਾਂ ਉਦੂੰ ਬਾਅਦ ਵੇਖੀ ਨਈਂ ਕੀ ਹੋਇਆ ਤੇ ਕੀ ਨਈਂ ਹੋਇਆ ਮੂਲੀਆਂ ਮਾਲੀਆਂ ਹੋਈਆਂ ਵਾਂ ਬਤਾਊਂ ਬਤਾਊਂ। ਬਤਾਊਂ ਬਤਾਊਂ ਪਤਾ ਨਈ ਮੈਂ ਘੱਟ ਈ ਜਾਨੀ ਆਂ ਮੈਂ ਤਾਂ ਅੱਗੇ ਕਹਿਣ ਡਈ ਕੱਲ ਮਾਮੇ ਹੁਣੀ ਜਦੋਂ ਪੁੱਛਣ ਡੈ ਸੀ। ਮੈਂ ਤਾਂ ਏਹੋ ਕਹਿਣ ਡਈ ਆਂ ਬਈ ਇਹਨੂੰ ਪੁੱਛ ਲਓ ਕਿਉਂਕਿ ਇਹਨੂੰ ਪਤਾ ਵਾ। ਤੂੰ ਹੀ ਬੀਜਿਆ ਕੀ ਕੀ ਬੀਜਿਆ? ਮਾਮੇ ਤੇਰੇ ਦਾ ਤਾਂ ਸੁਭਾਅ ਵੀ ਠੀਕ ਏ ਬਈ ਬੜੀ ਆਕੜ। ਅਗਾਂਹ ਦੀ ਚੀਜ਼ ਏ ਹਮ hello ਹੋਰ ਰਹਿਣ ਦੇ ਗੁੱਸੇ ਆਲਾ ਵਾ। ਹਮ ਨਈਂ ਨਈਂ ਗੱਲਾਂ ਉਹਦੀਆ ਸੀ ਜੋ ਡੂੰਘੀਆਂ ਬੜੀਆਂ ਸੀ ਇਹ ਗੱਲ ਹੈ। ਨਈਂ ਗੱਲਾਂ ਜੋ ਉਹਨੇ ਕੀਤੀਆਂ ਉਹਨੇ ਸੱਚੀਆਂ ਕੀਤੀਆਂ ਵਾਂ ਪਰ ਮੈਂ ਇਹ ਏ ਕਿ ਅਹ ਮੈਂ ਇਹੋ ਗੱਲ ਕਹਿਨੀ ਆਂ ਕਿ ਸਮਝਾਉਣ ਵਾਲੇ ਸਾਰੇ ਟੱਕਰ ਜਾਂਦੇ ਆ ਅਹ ਸਮਝਣ ਵਾਲਾ ਨਈਂ ਟੱਕਰਦਾ ਵਾ। ਉਹਨੂੰ ਮਤਲਬ ਉਹ ਆਪਣੀ ਜਗ੍ਹਾ ਸਹੀ ਆ, ਮੈਂ ਉਹਨੂੰ ਗ਼ਲਤ ਨਈਂ ਕਹਿੰਦੀ ਆ। ਸਾਡੀ ਗੱਲ ਵੀ ਤਾਂ ਕੋਈ ਸੁਣੇ ਨਾ ਵੀ ਕੀ ਆਂਹਦਾ ਕੀ ਨਈਂ।

ਹਾਂ ਹਾਂ ਚਲੋ ਕੋਈ ਗੱਲ ਨਈਂ ਮਹਾਰਾਜ ਨੇ ਸਾਰੇ ਮਸਲੇ ਹੱਲ ਕਰਨੇ ਕਿ ਹਾਂ ਨਈਂ ਅਮ ਆਹੋ ਤੇ ਏਸ ਵੇਲੇ ਇੱਥੇ ਖਲੋਤਾ ਨਈਂ ਜਾਣਾ ਗਲ਼ੀ ਚ ਤੁਹਾਡੀ ਚ ਇੱਥੇ, ਇਧਰ ਨੂੰ ਕਹਿਣ ਡੈ ਕਹਿੰਦੇ ਆ।

ਲਾਂਘੇ ਤਾਂ ਆਪਣੇ ਘਰ ਵਾ ਇਧਰ ਸਾਰੇ ਨਾ ਲੰਘਣਗੇ ਫਿਰ ਕੀ।

ਹੋਰ ਬਸ ਵਧੀਆ। ਕੀ ਬਣਨ ਡਿਆ ਖਾ ਗਏ ਰੋਟੀ ਰਾਟੀ? ਹੋਰ ਰੋਟੀ ਰਾਟੀ ਖਾ ਲਈ ਮਖਾਂ। ਨਈਂ ਰੋਟੀ ਰਾਟੀ ਕਿੱਥੇ ਉੱਠੀ ਲੇਟ ਮੈਂ ਅੱਜ।

ਇੱਕ ਤੁਸੀਂ ਸਾਰੇ ਜੀਅ ਬੜਾ ਲੇਟ ਉੱਠਦੇ ਬੱਬੂ ਵੀ ਨੌਂ ਦਸ ਵਜੇ ਉੱਠਦਾ ਤੂੰ ਵੀ ਗਿਆਰਾਂ ਬਾਰਾਂ ਵਜੇ।

ਕੱਲ ਵੀ ਆਖਿਆ ਕੱਲ ਵੀ ਗਿਆਰਾਂ ਵਜੇ ਸੁੱਤੇ ਰਹਿ। ਨਈਂ ਓ ਨਈਂ ਕੱਲ ਮੈਂ ਨੌਂ ਵਜੇ ਉੱਠ ਗਈ ਜਦੋਂ ਮੰਮੀ ਕੱਪੜੇ ਧੋਣ ਡਈ ਸੀ। ਉਦੋਂ ਉੱਠ ਗਈ ਹਾਂ। ਅੱਜ ਸਾਢੇ ਅੱਠ ਵਜੇ ਉੱਠ ਗਈ ਹਾਂ ਅੱਜ ਵੀ। ਅੱਛਾ। ਹਮ ਅੱਛਾ ਹੁਣ ਆਉਣ ਡਿਆ ਵੀ ਯਾਦ ਕਰਕੇ।

ਸਾਰੇ ਓਧਰ ਬੈਠੇ ਹੁੰਦੇ ਨੇ . ਮੈਂ ਕਿਹਾ ਜੀਅ ਨਈਂ ਕੀਤਾ ਕਿਸੇ ਦਾ ਵੀ ਜਾਣ ਨੂੰ ਕਿਤੇ ਐਵੇਂ ਦਿਲ ਜਿਹਾ ਟੁੱਟ ਗਿਆ ਕਿ ਨਈਂ।

ਡਰ ਡਰ ਵੀ ਸੱਚਾ ਈ ਆ ਕੁ ਨਈਂ।

ਜਿਨ੍ਹਾਂ ਨੇ ਕੰਮ ਘੁੱਟ ਭਰਿਆ ਹੋਇਆ ਤੇ ਥਾਂ ਵੇਚਣੇ ਲਾਇਆ ਉਨ੍ਹਾਂ ਨੇ। ਕਿਹਨਾਂ ਨੇ? ਓਹ ਕਾਲੀ ਹੁਣੀ ਨਈਂ ਨਾ ਜਿਹੜੇ।

ਤੇ ਕੱਲ ਉਹ ਆਇਆ ਸੀ ਲੱਖਾ ਆਇਆ ਸੀ। ਤੇ ਲੱਖਾ ਡਿਆ ਸੀ ਕਹਿਣ ਉਨ੍ਹਾਂ ਨੂੰ ਦੂਜਾ ਕੀ ਨਾਮ ਆ? ਚੱਲ ਵੇਖਨਾ ਜਾ ਕੇ।

ਉਹ ਆਇਆ ਸੀ ਇੱਕ ਸੰਤ ਨੂੰ ਨਾਲ ਲੈ ਕੇ। ਹਮ ਹੁਣ ਚੱਲਦੇ ਫਿਰਦੇ।

ਮੈਂ ਕਿਹਾ ਮੈਂ ਤਾਂ ਬੜਾ ਫੋਨ . ਕਿੱਥੇ ਰੱਖਿਆ? ਉਹ ਕਿਸੇ ਬੈਡ ਦੇ ਕੋਨੇ ਹੋਣਾ। ਅੱਛਾ ਅੱਛਾ ਹਮ ਚੱਲ ਕੋਈ ਨਈਂ ਵੇਖਨਾ ਮੈਂ ਜੇ ਹੋਇਆ ਉੱਥੇ। ਉੱਤੇ ਈ ਆ ਕਾਲਾ।

ਉੱਤੇ ਈ ਪਿਆ ਇਹਦਾ ਲੌਕ ਪਤਾ ਕਿਵ਼ੇਂ ਹੁਣ ਮੈਂ ਕਿੱਦਾਂ ਖੋਲਾਂ। ਅਮ ਨਾਇਆਂ ਡਬਲ ਅੱਠ ਪੰਜ ਡਬਲ ਅੱਠ। ਨੌਂ double ਅੱਠ। ਨਈਂ ਨੌ double ਇੱਕ। ਖਲੋ ਜਾ।

double ਇੱਕ।